ਹੋਰ ਦੱਸ? ਰਾਜਾ ਜੀ ਮੁਝੇ ਰਾਜਾ ਜੀ ਮੈਨੂੰ ਮਾਫ।

ਅਹ ਹਿੰਦੀ ਵੈਸੇ। ਚ ਉਹਨੂੰ ਮੈਂ ਬਦਲਦੀ ਹਾ ਕੁੰਡੀ ਮਤ ਖੜਕਾਓ ਰਾਜਾ। ਨਾ ਖੜਕਾ ਸੁਣਿਆਂ ਸਿਦਾ ਅੰਦਰ ਆ ਸੋਹਣਿਆ ਹੈਂ। ਯਾਰ ਤੇ ਹੁਣ ਉਹ ਦਾ ਗਾਣਾ ਨਹੀਂ ਆਇਆ। ਫ਼ਿਲਮਾਂ ਨਹੀਂ ਆਉਂਦੀਆਂ ਰਹੀਆਂ ਤੂੰ ਗਾਣਿਆਂ ਨੂੰ ਰੋਂਦੀ ਆਂ। ਨੰਗਾ ਹੀ ਘੁੰਮਦਾ ਰਹਿੰਦਾ ਸੀ ਉਹ।

photo ਪਈ ਹੈਗੀ ਤੈਨੂੰ ਦਿਖਾਉਣ ਦੀ ਭੇਜੋਗੀ ਤੈਨੂੰ ਠੀਕ ਆ। ਹੂੰ।

ਉਹ ਨੀ ਸ਼ੂਸ਼ਾਂਤ। ਸ਼ੂਸ਼ਾਤ ਰਾਜਪੂਤ ।

ਮਰਿਆ ਹੈ ਨਾ ਮਾਰਿਆ ਨਹੀਂ। ਇਹ ਆਪਣੇ ਆਪ ਵੀ ਮਰਿਆ ਆਤਮ ਹੱਤਿਆ ਕਰ ਲਈ ਸੀ ਗਲ ਫਾਹਾ ਲੈ ਲਿਆ ਸੀਗਾ। ਯਾਰ ਕਿੰਨੇ? ਕਿੰਨੇ ਆ ਅਮੀਰ।

ਪੈਸੇ ਪਿੱਛੇ ਕਈ ਤਾਂ ਬਿਨਾਂ ਇਲਾਜ।

ਇਹ ਕਿਹੜਾ ਦਾਨ ਦੂਨ ਕਰਨਾ ਦਾਨ ਪੁਨ ਤਾਂ ਇਨ੍ਹਾਂ ਨੇ ਕਰਨੇ ਹੀ ਨਹੀਂ ਹੇਗੈ ਕੰਮ ਦੇ ਵਿੱਚ ਵਿਅਸਤ ਹੁੰਦੇ ਹੈ ਗੇ ਬਸ ਕਮਾਈ ਜਾਈਏ।

salman khan ਉਹਦਾ ਤੇ ਵਿਆਹ ਵੀ।

ਬੰਦਾ ਤੇ ਸਹੀ ਹੈ ਗਾ ਉਹੋ ਯਾਰ। ਐਵੇਂ ਤੇ ਮਾੜਾ ਨਹੀਂ ਹੈਗਾ ਉਹੀ ਬਸ ਉਹੀ ਬਸ ਮੈਨੂੰ ਉਹ ਹੀ ਨਹੀਂ ਚੰਗਾ ਲੱਗਦਾ ਪਹਿਲੀ ਉਹ ਮੇਰਾ favorite ਹੁੰਦਾ ਸੀਗਾ। ਉਹਦਾ ਸੀ ਉਹ ਅਮਨ ਅਮਨਿ ਦਾ। ਸਲਮਾਨ ਖਾਨ ਦੀ ਇਮਰਾਨ ਹਾਸ਼ਮੀ ਦੀ ਪਈ ਸੀ ਬਹੁਤ photo ਵਾਂ ਲਗਿਆ ਸੀ ਇਹਨਾਂ ਦੀ ਵਿੱਚ। ਚੱਲ ਹੋਰ ਦਸ ਤੂੰ?

ਤੇ ਉਹਨਾਂ ਦੀਆਂ

hello

ਠੀਕ ਆ ਵਦੀਆ

ਹਾਂ ਗਏ ਸੀ ਅੱਜ ਅਹ ਕੀ ਗੱਲ ਬਾਤ ਫੇਰ ਹੋਈ ਉੱਥੇ ਅੱਜ ਗੱਲਬਾਤ ਕੀ ਹੋਣੀ ਸੀ ਕਿ ਛਤਰ ਛਤਰ ਫਿਰਨ ਤੇਰੇ daddy ਨੇ ਹਟਾ ਦਿੱਤਾ ਅੱਛਾ ਅੱਛਾ ਅਹ

ਗੱਲ ਇਨ੍ਹਾਂ ਨੇ ਤਿਨੈ ਨਿਆਣਿਆਂ ਨੇ ਅੰਦਰ ਜਾ ਕੇ ਕੀਤੀ

ਤੇ ਉਧਰੋਂ ਕਿੰਨੇ ਜਣੇ ਆਏ ਸੀਗੇ ਓਦਰੋਂ ਦੋਂ ਭੈਣਾਂ ਸੀ ਗਿਆ ਇਕ ਭਰਜਾਈ ਸੀ ਗਿ

ਅੱਛਾ ਉਹ ਵੀ ਆਇਆ ਸੀ

ਅੱਛਾ ਤੇ ਸਾਡੇ ਵੀ ਅੰਦਰੋਂ ਵਾਹਵਾ ਪੰਜ-ਸਤ ਜਣੇ ਗਏ ਸੀ ਵਾਹਵਾ ਪੰਜ-ਸਤ ਜਣੇ ਗਏ ਸੀ ਹੈਂ ਨਾ ਅਸੀਂ ਵੀ ਹੈਨ੍ਹੀ ਸੀ ਪੰਜ ਸੱਤ ਜਾਣੇ

ਮੈਨੂੰ ਉਹਨੇ ਜੱਸੀ ਨੇ ਦੱਸਿਆ ਪੀ ਲਾ ਲਾ ਕੇ ਗੱਲਾਂ ਕਰਨ ਡਈਆ ਸੀ ਲਾ ਲਾ ਕੀ ਸਿੱਧੀਆਂ ਹੀ ਕਹਿਣ ਡਈਆ ਸੀ ਤੇ ਇਹ ਨਾ ਇਹ ਆਪਣੀ ਕੁੜੀਆਂ ਨੂੰ ਜਿਨ੍ਹਾਂ ਮਰਜ਼ੀ ਪੜ੍ਹ ਲੈਣ ਜੋ ਮਰਜ਼ੀ ਕਰ ਲੈਣ ਹੈਂ ਇਨ੍ਹਾਂ ਨਾਲ ਵੀ ਬੜਾ ਕੁੱਝ ਸੁਣਾਵਾਂ ਜੋ ਸਾਡੇ ਨਾਲ ਕਰਵਾਉਣ ਲਈ ਇਨ੍ਹਾਂ ਨੂੰ ਵੀ ਹੋਣਗੇ

ਆਹੋ ਅੱਗੋਂ ਕਹਿੰਦੀ ਬਣਾ ਸੁਆਰ ਕੇ ਕਹਿੰਦੀ phone ਆਉਂਣ ਡਆ ਮੈਂ ਕਿਹਾ ਕਰ ਲਓ ਗੱਲ

ਡੀਕਦੇ ਡੀਕਦੇ ਡੀਕਦੇ ਡੀਕਦੇ ਤਰਕਾਲਾਂ ਪੈਗਈਆਂ

ਆਹ ਅਸੀਂ ਦੁਬਾਰਾ ਦੋ ਵਾਰੀ ਲਗਾਇਆ phone

ਉਹਨੇ ਉਹਨੇ ਪਤਾ ਨਹੀਂ ਕੀ ਸੋਚ ਕੇ ਅੱਗੇ ਤੇ ਉਹ ਬਣਾ ਸੁਆਰ ਕੇ ਦੂਜੀ ਵਾਰੀ phone ਦੇ ਉੱਤੇ ਲੱਗੀ ਜਿਸ ਵੇਲੇ ਕੀਤਾ ਨਾਂ ਅੱਗੇ ਉਹ ਬਣਾ ਸਵਾਰਕੇ ਕਹਿੰਦਾ ਚਲੋ ਤੁਸੀਂ ਉਹਨਾਂ ਨੂੰ ਜਾਣ ਦਿਓ ਕੋਈ ਨਹੀਂ ਕੋਈ ਨਹੀਂ ਅਸੀਂ ਕਹਿੰਦਾ ਫਿਰ ਆ ਜਾਵਾਂਗੇ

daddy ਨੇ ਤੇ ਇੰਨੀ ਗੱਲ ਕਹੀ daddy ਨੇ ਫੇਰ ਇੰਨੀ ਗੱਲ ਕਹੀ daddy ਕਹਿੰਦੇ ਅਸੀਂ ਵੇਲੇ ਹੈ

ਸਾਡੇ ਤੇ ਕਹਿੰਦੇ ਬੰਦਗੀ start ਹੋ ਜਾਣੀ ਥੋੜੇ ਦਿਨਾਂ ਤੱਕ

ਐਸੀ ਤੇ ਜਾਣਾ ਵਾਂ ਬੰਦਗੀ ਤੇ

ਤੇ ਅੱਛਾ ਮੈਨੂੰ ਨਾਲੇ ਗੱਲ ਦੱਸ ਤੁਸੀਂ ਜਾਣਾ ਓਧਰ ਬੰਦਗੀ ਤੇ ਧਾਰੀਵਾਲ ਨੀਂ ਆਪਹੁਦਰੀ ਹਾਂ

ਅੱਛਾ ਅੱਛਾ ਤੂੰ ਪਵਾਰੀ ਜਾਨੀ ਆ ਹੁਣ ਹਾਂ ਹਾਂ ਉਹਦੇ ਤੇ ਉਧਰ ਨੂੰ ਸਾਗਰ ਨਹੀਂ ਕੋਈ ਐਤਵਾਰ ਨੂੰ ਜਾਣਦਾ ਵੀ ਕੁਛ ਨਹੀਂ ਹੈ ਅੱਗੇ ਬੱਸਾਂ ਬੱਸਾਂ ਜਾਂਦਿਆਂ ਹੀ ਹੈ

ਫੇਰ ਮੈਂ ਰੁੰਨੀ ਸਾਆ ਤੇ ਜਾਂਦੀ ਸਾਂ ਇਹੋ ਕੁਝ ਹਟਦਾ ਨਹੀਂ ਸੀ

ਆਹ ਉਹ ਇੱਥੇ ਤੁਰ ਕੇ ਚਲੀ ਜਾਂਦੀ ਹੈ ਤੇਰੇ ਲਾਗਿ ਹੈਗਾ ਤੇਰੇ

ਦਸਿਆ ਸੀ ਗਾ ਮੇਰੇ ਦਿਮਾਗ ਦੇ ਵਿਚੋਂ ਨਿਕਲ ਗਿਆ ਸੀ ਗਾ ਮੈਂ ਇਨ੍ਹਾਂ ਨੂੰ ਦੱਸਿਆ ਵੀ ਸੀ ਗਾ ਕਿਸੇ ਨੇ ਕਿ ਉਹ ਹੁਣ ਪਵਾਰੀ ਜਾਂਦੇ ਐ

ਹੁਣ ਮੈਂ ਏਥੇ ਸੇਵਾ ਚਿਰ ਲੈ ਲਿਆ ਨਾਂ ਲਿਖਾ ਤਾ

ਨਾ ਲਿਖਣ ਡਏ ਸੀ ਮੈਂ ਕਿਹਾ ਚੱਲ ਮੈਂ ਵੀ ਮਾੜੀ ਮੋਟੀ ਦੇਵਾ ਬੰਦਾ ਕਰ ਹੀ ਦਿੰਦਾ ਉਥੇ

ਅਸੀਂ ਵੀ ਅਸੀਂ ਵੀ ਹੁਣ ਪਿੰਡ ਵਾਲੀ church ਕਿਉਂ ਜਾਨੇ ਭਲਾ

ਚਲੋ ਬੰਦਾ ਪੈਦਲ ਚਲਾ ਜਾਂਦਾ ਹਾਂ ਨਾਲੇ ਲਗੇ ਹੈ ਪਤਾ ਹੀ ਆ ਹਣਾ

ਰੋਕ ਤੋਕ ਜੀ ਬੜੀ ਹੈ church ਚ ਅੱਛਾ ਅੱਛਾ ਕਿੱਥੇ ਭਲਾ ਏਥੇ ਹੀ ਆਹੋ ਪਿੰਡ

ਕੋਈ ਵੀ ਗੱਲ ਨਹੀਂ ਉਹ ਪਾਦਮੀਆਂ ਨੇ ਕਹਿ ਤਾਂ ਉਨ੍ਹਾਂ ਨੂੰ ਕੈ ਤਾ

ਨਹੀਂ ਇਹ ਕਹਿੰਦੇ ਸਾਇਦ ਦਾ ਹੀ ਹੈ ਸਾਰਾ ਕੁਝ ਤੇ ਫੇਰ ਓਥੇ ਕੀ ਕਹਿੰਦੇ ਨਹੀਂ ਨਹੀਂ ਇਹ ਹੁਣ ਭੁਲੇਖਾ ਹੀ ਹੈ ਤੁਹਾਡਾ ਉਹ ਪਤਾ ਕੀ ਗੱਲ ਉਨ੍ਹਾਂ ਨੇ ਸਾਫ ਹੀ ਕਿਹਾ ਪਾਸਚਰ ਅਮਰਜੀਤ ਨੇ

ਬੁਜ਼ੁਰਗੋ ਤੁਸੀਂ ਇੱਥੇ ਆਨਏ ਉਹ ਬਹੁਤ ਧੰਨਵਾਦ ਪਰ ਤੁਸੀਂ ਇੱਥੇ ਆਈ ਸੰਗਤ ਨੂੰ ਕੁਝ ਵੀ ਮਾੜਾ ਨਹੀਂ ਕਹਿਣਾ ਠੀਕ

ਨਾ ਅੱਗੇ ਅੜੀਏ ਬੜਾ ਕੁਝ ਕਹਿ ਦਿੰਦੇ ਸੀ ਗਏ

ਕਰੀਬੀ ਉਨ੍ਹਾਂ ਦੇ ਉਹ ਮੁੰਡਾ ਮਰ ਗਿਆ ਸੀ ਹਾਂ ਜਿਹੜਾ

ਆਹੋ ਉੱਥੇ ਉਹ ਚਲੇ ਗਏ ਤੇ ਉਹ ਦਿਨ church ਲੱਗੀ ਨਹੀਂ ਸੀ ਅਸੀਂ ਵੀ ਨਹੀਂ ਗਈਆਂ ਅਸੀਂ

ਕਹਿੰਦਾ ਤੂੰ ਕੁੜੀਏ ਇਕੋ ਦਿਨ ਗਈ ਉੱਥੇ ਮੁੜਕੇ ਨਹੀਂ ਗਈ ਰੱਬ ਦਾ ਹੀ ਨਾ ਸੁਣਨਾ ਹੈ ਉਧਰ ਚਲੇ ਗਏ ਉਧਰ ਚਲੇ ਗਏ ਵਰ੍ਹਿਆਂ ਤਾਂ ਪਤਾ ਕੀ ਗੱਲ ਐ ਅੜੀਏ

ਇਹ ਬਜ਼ੁਰਗਾਂ ਨੂੰ ਪਹਿਲਾਂ ਬੋਲਣਾ ਵੀ ਨਹੀਂ ਸੀ ਆਉਂਦਾ ਹੁਣ ਜਿਹੜਾ ਆਉਂਦਾ ਹੈ ਹੁਣੇ ਹੀ ਇਹਨਾਂ ਨੂੰ ਥੋੜੀ ਜਿਹੀ ਅਕਲ ਆਈ ਹੈ ਠੀਕ ਹੈ ਉਹ ਵੀ

ਅੱਗਿਓਂ ਅੱਗਿਓਂ ਘੇਰਦੇ ਉਨ੍ਹਾਂ ਨੂੰ ਪਾਦਰੀਆਂ ਨੂੰ ਕਿਹੜੀ ਗੱਲ ਕਰਨ ਦਿੰਦੇ ਐ ਗੜ੍ਹੀ ਘੇਰਦੇਆ ਉਨ੍ਹਾਂ ਨੂੰ ਜਿਹੜਾ ਰੱਬ ਦੇ ਦਾਸ ਨੂੰ ਤੇ ਕਦੀ ਵੀ ਰੋਕਣਾ ਨਹੀਂ ਚਾਹੀਦਾ ਕਦੀ ਵੀ ਮੈਂ ਇਹ

ਸਵੇਰ ਨੂੰ ਐਤਵਾਰ ਨੂੰ ਤੇਰਾ ਤਾਇਆ ਬੋਲਦਾ ਤੇ ਹਿਚਕੋਲੇ ਲਾ ਲਾ ਕੇ ਕਦੀ ਕੋਈ ਗੱਲ ਕਰ ਦਿੰਦਾ ਤੇ ਕਦੀ ਕੋਈ ਗੱਲ ਖਤਮ

ਅੱਛਾ ਠੀਕ ਹੈ ਫੇਰ ਅੜੀਏ ਅਸੀਂ ਸਾਲਾਂ ਦਾ ਬੁੱਢਾ ਹੋ ਚੱਲਿਆ ਉਹ ਤੇ ਮੈਂ ਕਹਿੰਦੀ ਆਂ ਦੇਖਲਾ ਬੁੜ੍ਹੇ ਦਾ ਕੋਈ bp ਨਹੀਂ ਵਸਦਾ

ਕਈ ਭਾਸ਼ਾਵਾਂ ਉਹ ਬੋਲ ਜਾਂਦਾ ਵਿੱਚ ਆਹ ਸਹੀ ਗੱਲ ਆ ਆਹ ਵੇਖਲਾ ਅਸੀਂ ਮੈਂ ਹੁਣ ਵੇਖ ਲੈ ਪੈਂਤੀਆਂ ਛੱਤੀਆਂ ਸਾਲਾਂ ਦੀਆਂ bp ਵਗਣ ਲੱਗ ਪਿਆ ਮਿਲੂ ਤੇ ਇਹ ਹੀ ਬੜੀ tension ਜਾਈ ਪਈ ਐ ਆਪਣੇ ਆਪ ਨੂੰ ਇਹ ਕਿਉਂ ਮੈਂ ਤੇ ਸਵੇਰੇ ਨਾ ਨਹੀਂ ਤੇ ਨਾ ਸਰਕਾਰੀ hospital ਜਾ ਕੇ ਉਥੇ ਮੈ test ਕਰਵਾਉਣੇ ਐਂ ਹੂ

ਲੈ ਬੱਬੂ ਨੂੰ ਕਾਨੂੰ ਇਲੁ ਨੂੰ ਨਾਲ ਲੈ ਕੇ ਜਾਊਂਗੀ ਕੇ ਬੱਬੂ ਇਹ ਚੱਕਰਾਂ ਦੇ ਵਿੱਚ ਹੈ ਨਹੀਂ ਗਾ ਏਤਰਾਂ ਦੀ ਨਹੀਂ ਗੱਲ test ਤੁਸਟ ਕਰਵਾ ਕੇ ਲਿਆ ਇਨਾਂ ਚੰਗੀ ਤਰ੍ਹਾਂ ਨਾਲ ਨੂੰ ਕੀ ਪਤਾ

ਨਾ ਭੈਣੇ ਜਿਜੇ ਆਂ ਦੇ ਨਾਲ ਬਾਹਰ ਨਹੀਂ ਜਾਈਦਾ

ਪਤਾਆ ਪੀ ਇਹਦਾ bp ਵੱਧਦਾ ਤੇਰੀ sugar ਵਧਦੀ ਹੈ ਕੀ ਪਤਾ ਹੁਣ ਇਹਦਾ ਕੀ ਕੀ ਵਗਦਾ ਹੋਣ ਭਰਾਵਾ ਮੇਰੀ sugar ਨਹੀਂ ਵੱਜਦੀ

ਨਾਂ ਇਕ ਵਾਰੀ ਭੁਲੇਖੇ ਨਾਲ ਪੈਣਾ ਭੁਲੇਖੇ ਨਾਲ ਨਾ ਇਕ ਵਾਰ ਨਾਹ ਮੈਂ ਦਵਾਈ ਹੀ ਨਾਂ ਮੈਂ ਏਦਾਂ ਹੀ ਕੁੜੀਏ ਦਵਾਈ ਮੈਨੂੰ ਪਚਵੀ ਗਈ ਉਹ ਦੋ-ਤਿੰਨ ਵਾਰੀ ਹਫ਼ਤਾ ਹੋ ਗਿਆ ਸੀ ਮੈਨੂੰ ਖਾਂਦੇ ਨੂੰ

ਮੈਨੂੰ ਹੈ ਨਹੀਂ ਸੀ ਤੇ ਮੈਂ check ਕਰਵਾਈ ਸੀ ਇਹ ਨਾ ਮੈਂ ਭਰਾਵਾ ਦਵਾਈ ਘਰੋਂ ਏਥੋਂ ਵੀ ਲਗ ਪਈ ਖਾਣ ਮੰਮੀ ਵਾਲੀ ਇਨ੍ਹਾਂ ਸ਼ੁਕਰ ਹੈ ਕੇ ਹਫ਼ਤਾ ਹੋ ਗਿਆ ਸੀ ਮੈਨੂੰ ਤੇ doctor ਬੜਾ ਹੀ ਬੋਲਿਆ chandigarh ਵਾਲਾ ਜਦੋਂ ਮੈਂ ਉਥੇ test ਕਰਵਾਇਆ